techniques ਤੋਂ ਆਪਾਂ ਘਰ ਹੀ ਕਰ ਸਕਦੇ ਹਾਂ ਜਾਂ

ਕਰ ਸਕਦੇ ਹਾਂ education must ਆ ਇਸ ਚੀਜ਼ ਲਈ

must agriculture ਦੇ ਵਿੱਚ ਪਹਿਲੇ ਲੋਕੀ ਅਨਪੜ education agriculture

ਕੋਈ ਗੱਲ ਨਹੀਂ ਉਹ ਤਾਂ ਫ਼ੇਰ ਜਿਵੇਂ ਤੁਸੀਂ ਦੇਖਿਆ ਹੀ ਆ ਜਿਵੇਂ ਆਪਾਂ ਕੁੱਛ ਲਗਾ ਲੈਣੇ ਆ ਕਣਕ ਜਾ ਕੋਈ ਅਹ ਜੋ ਵੀ ਆ ਝੋਨਾ

ਹੁੰਦੇ ਬਾਅਦ ਚ ਨੇ ਪਹਿਲਾਂ ਆਪਾਂ ਉਹਨਾ ਨੂੰ ਐਨੀਆਂ ਪਰੇਆਂ ਐਨਾ ਪੈਸਾ

ਬੱਚਿਆ ਨੂੰ ਜਾ ਕੁੱਛ ਨਵੇ aware ਚੀਜ਼ਾਂ techniques ਨਾਲ ਨਵੇ aware ਇਹਨਾ ਨੂੰ ਕਰ ਸਕਦੇ ਹਾਂ ਕੀ ਤੁਸੀਂ ਆ ਚੀਜ਼ ਵਰਤੋ ਇਹਦੀ ਜਗ੍ਹਾ ਤੇ ਜਿਵੇਂ

ਜਿਹੜਾ methods ਹੈ ਉਹੀ use ਹੋ ਰਹੇ ਹੈ ਥੋੜਾ ਜਾ different ਏ ਇਹ technical ਜਿਵੇਂ ਆ ਜਾਂਦਾ ਉਹ ਥੋੜਾ ਦੇਸੀ ਸੀਗਾ

ਹਾਂਜੀ ਹੋਰ ਤਾਂ ਬੱਸ ਵਧੀਆ ਹਾਂਜੀ ਠੀਕ ਏ ਜੀ ਹੋਰ mam ਸੁਣਾਉ ਤੁਸੀਂ ਬੱਸ mam ਤੁਹਾਡੀ ਜਿਵੇਂ ਦੋ ਵਜ਼ੇ center exam ਦੋ ਵਜ਼ੇ duty ਹੈਗੀ ਏ ਤੁਹਾਡੀ ਮੈਡਮ ਫ਼ੇਰ ਹੁਣ ਨਹੀਂ mam ਮੇਰੀ duty ਤਾਂ ਨਹੀਂ ਲੱਗੀ ਹੋਈ ਫ਼ਿਲਹਾਲ ਤਾਂ ਮਤਲਬ ਕੀ

ਕੱਲ ਤੋ ਇੱਕ ਦੇ exam start ਹੋ ਜਾਣੇ ਨੇ or

morning or evening both centers ਨੇ

problem ਏ ਨਾ schools ਅਹ space ਘੱਟ ਏ or rooms ਵੀ ਘੱਟ ਨੇ

ਹਿਸਾਬ ਨਾਲ duties ਵੀ ਲੱਗ ਜਾਂਦੀਆਂ ਨੇ ਬਾਹਰ ਫ਼ੇਰ

ਠੀਕ ਹੈ ਜੀ ਚਲੋ mam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

ਹਨ ਜੀ ਜਿਡਾ ਪੰਕੈਕੇ ਹਨਾ ਪੰਕੈਕੇ ਬਣਾਏ ਜਾਂਦਾ ਉਂਜ ਹੀ ਪਤਲੇ ਤੇ ਏਡੇ ਟੀ ਮੁਖ੍ਤਾਤੇ ਜੇਰੇ ਹੁੰਦੇ ਓ ਕਾਲੇ ਚੋਲੇ ਤੇ ਚਨੇ ਨਾਮਕ ਹਨ ਜੀ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

ਆਮ ਤੇ ਪਕਨ ਵਾਲਾ ਤਿਲ ਵੀ ਨਾਰਿਯਲ ਦਾ ਸਬ ਜਿਆਦਾ ਵੋਰਕ ਤੇ ਸਰ੍ਜ੍ਮ੍ਖੀ ਤੇ ਕੈਨ੍ਦਲਾ ਵੇਰ੍ਗਾਯ ਵੇਗੇਤਾਬ੍ਲੇ ਤਿਲ ਵੀ ਵੇਰ੍ਤਾਯ ਜਾਂਦੇ ਨੇ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

ਆਪਣੇ ਤਾਂ ਨੇਰੀ ਪੂਰੀ ਚੱਲਣ ਦੀ ਹੈ light ਤਾਂ ਕਾਫੀ time ਹੋ ਗਿਆ ਘੰਟਾ ਹੋ ਗਿਆ ਪੁਰਾ

light ਹੈ ਨਹੀਂ ਊਂਰਾ ਖਾਲੀ ਬੱਸ time ਪਾਸ ਜਿਹਾ ਹੋ ਜਾਂਦਾ ਹੈ power bank ਤੇ ਲਾਇਆ ਸੀ ਕਿਸੇ ਦਾ power bank lamination ਕਰਿਆ ਹੋਇਆ ਹੋਗਾ ਹਫ਼ਤਾ ਹੋ ਗਿਆ ਮੇਰੇ ਕੋਲ ਹੀ ਪਆਂ ਹੈ

full charge ਕਰ ਲਿਆ ਸੀ ਸਵੇਰੇ ਵੀ full charge ਕਰ ਲਿਆ ਸੀ ਦੁਪਿਹਰੇ ਫੇਰ charge ਕਰ ਲਿਆ ਹੁਣ ਫੇਰ charge ਕਰ ਲਿਆ

ਸਮਾਂ ਲੰਘ ਜਾਊ ਪੰਜਾਹ ਸੱਠ percent ਹੈਗਾ ਸਵੇਰੇ ਤਕ low ਨਹੀਂ ਹੁੰਦਾ ਹੈਗਾ light ਆ ਹੀ ਜਾਣੀ ਹੈ ਠੀਕ ਹੈ ਤੂੰ ਏਨਾ phone ਕਿਵੇਂ down ਕਰ ਰੱਖਦੇ ਆ ਭਰਾਵਾ ਮੈਂ ਤੇਰੇ ਤੋਂ ਹੈਰਾਨ ਆਂ ਸਤ percent ਤੈ ਓਹੋ ਉਹ ਗਾ ਆਪਾਂ charge ਕੀਤਾ ਹੀ ਨਹੀਂ ਦੁਬਾਰਾ ਸਵੇਰੇ ਕੀਤਾ ਸਵੇਰ ਦਾ ਕੀਤਾ ਹੋਇਆ ਸੀ ਹੈਰਾਨ ਹਾਂ ਮੈਂ inverter ਵੀ low ਹੋ ਰਿਹਾ ਸੀ ਉਹ ਯਾਰ ਉਤੇ ਵੀ ਲਾਂਦੇ ਆ ਥੱਲੇ ਵੀ ਲਾਂਦੇ ਆ ਦੋ ਦੋ ਪਾਸੇ ਚੱਲਦਾ ਹੈ ਯਾਰ ਅੱਛਾ